ਉਹਨੂੰ ਘੰਟਾ ਦੋ ਘੰਟੇ ਲਈ ਰੱਖ ਦਿਓ

ਉਹਨੂੰ ਦੇਖ ਵੀ ਉਹ ਜੇ ਤਾਂ ਕੱਠੀ ਜੀ ਜਿਆਦਾ ਹੋਗੀ ਫ਼ੇਰ ਉਹਨੂੰ ਹਲਾ ਕੇ ਥੋੜਾ ਜਾ ਵਿੱਚ ਪਾਣੀ ਪਾਉਣਾ ਜਾਂ ਦਹੀਂ ਲੱਸੀ ਜੋ ਵੀ ਤੇਰੇ ਕੋਲ ਹੈ ਉਹ ਫ਼ੇਰ ਉਹਨੂੰ ਉਹ ਕਰਲਾ beat ਕਰਲਾ ਦੋ ਤਿੰਨ ਵਾਰੀ ਹਲਾ ਲਾ ਹਿਲਾ ਕੇ ਦੇਖ ਉਹਦਾ ਘੋਲ ਇਹੋ ਜਿਹਾ ਹੋਵੇ

ਆਪਾਂ ਬਣਾਉਣੇ ਹਨ ਨਾ ਗੁਲਗੁਲੇ ਵਗੇਰਾ ਕੜ੍ਹੀ ਦਾ ਤਾਂ ਜਿਆਦਾ ਪਤਲਾ ਹੁੰਦਾ ਇਹਦਾ ਥੋੜਾ ਜਾ

ਅੱਛਾ ਮਤਲਬ ਨਾ ਜਿਆਦਾ ਗਾੜਾ ਨਾ ਪਤਲਾ

ਫ਼ੇਰ ਉਹਇੱਕ ENO ਦਾ pouch ਪਾ ਕੇ ਜਿਹੜਾ ਉਹ ਸਾਂਚਾ ਹੁੰਦਾ ਉਹਦੇ ਵਿੱਚ ਪਾ ਲਈਦਾ ਉਹਦੇ ਚ ਤੇਲ ਲਾ ਕੇ ਨਾ ਥੋੜੇ ਥੋੜੇ ਚਮਚਾ ਚਮਚਾ ਨਾਲ ਹੀ ਪਾ ਦੇਣਾ ਉਹਦੇ ਨਾਲ ਜਦ ਇਹ ENO ਪਾਉਣੀ ਹੈ ਉਹ ਜਦ ਹੀ ਫੁੱਲ ਜਾਂਦਾ ਇੱਧਰ ਪਾਣੀ ਦਾ ਪਤੀਲੇ ਚ ਪਾਣੀ ਧਰਲਾ ਪਾਣੀ ਧਰ ਕੇ ਫ਼ੇਰ ਬਣਾ ਉਹਨੂੰ bake ਇਹਦੇ ਵਿੱਚ ਗਾਜਰ ਵੀ ਪਾਈ ਜਾਂਦੀ ਹੈ ਦਾਲ ਵੀ ਪਾਈ ਜਾਂਦੀ ਹੈ ਜੋ ਕੁਛ ਵੀ ਪਾਉਣਾ ਪਾਈ ਜਾਂਦਾ ਬਹੁਤ ਕੁਛ ਪਾ ਲੈਂਦਾ ਬੰਦਾ ਹਨਾ ਵੀ ਜਿਹਦੇ ਨਾਲ ਹੋਰ ਜਿਆਦਾ ਸਵਾਦ ਬਣ ਜਾਂਦੀ ਹੈ ਗਾਜਰਾਂ ਕੱਦੂ ਕਾਸ ਕਰਕੇ ਪਾ ਦੇ ਦਾਲ ਹੈ ਉਹ ਜਿੱਕ੍ਨ ਹੁਣ ਤੂੰ ਭਿਉਂਣ ਲੱਗੀ ਹੈ ਸੂਜੀ ਥੋੜੀ ਜੀ ਦਾਲ ਚੱਕ ਕੇ ਚਾਹੇ ਮਹਾਂ ਦੀ ਧੁਲੀ ਹੋਈ ਚਾਹੇ ਛੋਲਿਆਂ ਦੀ ਉਹ ਪੜੇ ਜਿਹਦੇ ਨਾਲ ਉਹ ਹੋਰ ਵੀ ਜਿਆਦਾ ਜਦੋਂ ਵੀ ਉਬ੍ਲੁ ਗਈ ਦਾਲ ਉਹ ਸਬਜੀਆਂ ਹੋਰ ਜਿਆਦਾ ਸਵਾਦ ਬਣ ਜਾਂਦੀ ਹੈ ਅੱਛਾ ਤੇ ਜਿਹੜੀ ਦਾਲ ਪਾਉਣੀ ਹੈ ਉਹ ਇਹਦੇ ਵਿੱਚ ਹੀ ਪਾਉਣੀ ਹੈ ਜਾਂ ਅਲੱਗ ਭਿਉਂ ਵਾ ਨਾ ਵਿੱਚ ਹੀ ਭਿਉਂ ਦੇਣੀ ਹੈ ਜਦ ਆਪਾਂ ਨੇ ਆਹ ਪਾਉਣਾ ਦਹੀਂ ਓਰ ਸੂਜੀ ਭਿਉਣੀ ਹੈ ਨਾ ਨਾਲ ਹੀ ਭਿਉਂ ਦੇ ਅੱਛਾ ਜੇ ਦਹੀਂ ਲੈਣਾ ਤਾਂ ਉਹ ਖੱਟਾ ਹੋਵੇ ਤੇ ਲੱਸੀ ਵੀ ਖੱਟੀ ਹੋਵੇ ਕੇ normal ਹੋਵੇ ਆਮ ਜਿਹੋ ਜਿਹਾ ਹੁੰਦਾ ਇਹ ਹੈ ਵੀ ਜਾਂ ਘਰ ਦਾ ਦਹੀਂ ਵੀ ਹੁੰਦਾ ਹੀ ਹੈ ਆਮ ਦਹੀਂ ਲੈਲਾ ਜੇ ਲੱਸੀ ਲੈਣੀ ਹੈ ਬਹੁਤੀ ਖੱਟੀ ਵੀ ਖਾਣੀ ਖੱਟੀ ਬਣਾਲੋ ਫ਼ੇਰ ਜਿਹੜਾ ENO ਦਾ pouch ਹੁੰਦਾ ਜੇ ਤਾਂ ਆਪਾਂ ਖੱਟੀ ਜਿਆਦਾ ਦੀ ਬਣਾਉਣੀ ਹੈ ਉਹ ਅੱਧਾ ਹੀ pouch ਪਾਓ

ਹਾਂ ENO eno ਜਿਹੜੀ ਹੁੰਦੀ ਆ ਨਾ ENO ਆਹ ਜਿਹੜਾ ਪਾਉਣ ਵਾਲੀ ਹੁੰਦੀ ਹੈ ENO ਪਾਣੀ ਉਹ ਪੀਂਦੇ ਗੈਸ ਗੁਸ ਤੋਂ

ਬਾਕੀ ਤਾਂ ਉਹ ਬੜੀ ਆਸਾਨੀ ਨਾਲ ਬਣਦੀ ਹੈ ਅੱਛੀ ਚੀਜ਼ ਹੈ ਉਬਲਣ ਵਾਲੀ ਹੈ ਦਸ ਕੁ ਮਿੰਟ ਉਬਾਲਾ ਪਾਣੀ ਵਿੱਚ ਜਿਹੜਾ ਉਹਦੇ ਆ ਹੀ ਜਾਉਗਾ ਉਹਦੇ ਚ ਸਾਂਚਾ ਰੱਖ ਕੇ ਧੱਕ ਦੇ ਪੰਜ ਦਸ ਮਿੰਟ ਵਿੱਚ ਤਿਆਰ ਹੈ ਬਸ ਇਡਲੀ ਫ਼ੇਰ ਉਹਨੂੰ ਢੱਕਣ ਖੋਲ ਕੇ ਦੇਖਲਾ ਗੈਸ ਬੰਦ ਕਰਕੇ

ਨਹੀਂ ਉਹ ਫੁੱਲੀ ਫੁੱਲੀ ਆਪੇ ਉਹ ਹੋ ਜਾਂਦੀ ਹੈ ਫ਼ੇਰ ਉਹਨੂੰ ਕਿਸੇ ਚੀਜ਼ ਨਾਲ ਖੁਰਚ ਕੇ ਫ਼ੇਰ ਉਹਨੂੰ ਉਤਾਰ ਲਾ

ਸਾਂਬਰ ਸਾਂਬਰ ਤਾਂ ਹਰ ਹਰ ਦੀ ਦਾਲ ਤੇ ਸਬਜੀਆਂ ਜਿਵੇਂ ਹੁਣ ਗਰਮੀਆਂ ਆਗਈਆਂ ਹੁਣ ਸਾਰੀਆਂ ਸਬਜੀਆਂ ਮਿਲਦੀਆਂ ਆਪਾਂ ਨੂੰ

ਉਹਦੇ ਨਾਲ ਬਣ ਜਾਂਦੀ ਹੈ

ਹਾਂ ਬਸ ਇੱਕ ਕੋਲੀ ਦਾਲ ਦੀ ਪਾਲਾ ਸਬਜੀਆਂ ਪਾਲਾ ਜਿੰਨੀਆਂ ਜਿਆਦਾ ਵੀ ਪਾਲਾ ਉਹ ਵੀ ਅੱਛੀਆਂ ਨੇ ਨਾਲ ਹੀ ਦਾਲ ਦੇ ਨਾਲ ਹੀ ਵਿੱਚ ਸਬਜੀਆਂ ਪਾ ਕੇ ਜਾਨੀ ਦੋ ਤਿੰਨ ਕੋਲੀਆਂ ਪਾਣੀ ਦੀਆਂ ਪਾਲਾ ਵਿੱਚ ਨੂਣ ਮਿਰਚ ਹਲਦੀ ਪਾ ਕੇ ਦਾਲ ਧਰਦੇ ਕਈ ਤਾਂ ਇਮਲੀ ਵੀ ਨਾਲ ਹੀ ਪਾ ਲੈਂਦੇ ਨੇ ਕਈ ਬ੍ਬਾਦ ਚ ਘੋਲ ਕੇ ਪਾਉਂਦੇ ਨੇ ਸਾਂਬਰ ਚ ਮੈਂ ਤਾਂ ਸਿੱਧਾ ਏਵੇਂ ਹੀ ਬਣ ਕੇ ਜੇ ਇਮਲੀ ਖਾਣੀ ਹੋਵੇ ਵੀ ਪਾਣੀ ਹੋਵੇ ਤਾਂ ਪਪਾਉਣੀ ਹਾਂ ਨਹੀ ਤਾਂ ਟਮਾਟਰ ਵਿਚੇ ਨਾਲ ਪਾ ਦਈਦਾ ਸਬਜੀਆਂ ਦੇ

ਅੱਛਾ

ਤਿੰਨ ਚਾਰ ਲਗਵਾ ਲਾ ਤਿੰਨ ਚਾਰ ਤਾਂ ਚਾਹੀਦੇ ਵੀ ਉਹ ਦਾਲ ਦਾਲ ਦੇ ਉੱਪਰ ਫਰਕ ਹੈ

ਦੋ ਜਾ ਤਿੰਨ ਕੋਲੀਆਂ ਪਾਣੀ ਦੀਆਂ ਪਾਈ ਬਹੁਤਾ ਨਾ ਪਾਈ

ਇਮਲੀ ਤਾਂ ਹੁੰਦੀ ਓ ਆ ਘੋਲੀ ਹੋਈ ਉਹ ਵਿੱਚ ਪਾ ਲਾ ਫ਼ੇਰ ਬਾਅਦ ਉਹ ਪੱਕ ਜਾਵੇ ਦੇਖਲਾ ਉਹ beat ਹੋਗੇ ਫ਼ੇਰ ਉਹਨੂੰ beat ਕਰ ਲਾ ਥੋੜਾ ਜਾ ਚਾਹੇ ਹਾਂਡੀ ਨਾਲ ਕਰਦੇ ਚਾਹੇ ਮਧਾਣੀ ਫ਼ੇਰ ਦੇ ਅੱਛਾ ਜਦ pressure ਨਿਕਲ ਜੂ

ਵੇਸੇ ਵੀ ਉਹ ਸਵਾਦ ਬਹੁਤ ਬਣਦੀ ਹੈ ਫ਼ੇਰ ਉਹਨੂੰ ਤੜਕਾ ਲਾਉਣਾ ਰਾਈ ਦਾ

or ਜੀਰਾ ਸਾਬਤੀ ਆਹ ਮਿਰਚ ਲੈ ਲਈ ਲਾਲ ਮਿਰਚ ਹੁੰਦੀ ਨਾ ਹਮ ਹਮ ਜਿਹੜੀ ਆਹ ਹਰੀਆਂ ਮਿਰਚਾਂ

ਉਹਦਾ ਤੜਕਾ ਲਾ ਉਹ ਜਿਆਦਾ ਸਵਾਦ ਬਣ ਜਾਂਦਾ

ਕੜ੍ਹੀ ਪੱਤਾ ਪਾ ਲੋ ਪਾਉਣਾ ਨਹੀਂ ਤਾਂ ਕੋਈ ਜਰੂਰੀ ਵੀ ਨਹੀਂ ਹੈ ਕੇ ਸਾਂਬਰ ਮਸਾਲਾ ਹਮ main ਤਾਂ ਸਾਂਬਰ ਮਸਾਲੇ ਨੇ ਚੱਕਣਾ ਕੰਮ ਅੱਛਿਆ okay ਪਾਉਣਾ ਇਹ ਬਾਅਦ ਜਦੋਂ ਸਾਰਾ ਕੁਛ ਹੋ ਗਈ ਤਿਆਰ ਹੋਗਿਆ ਸਾਂਬਰ ਉਹਤੋਂ ਬਾਅਦ ਪਾਉਣਾ ਮਸਾਲਾ ਇਹ

ਸਵਾਦ ਲੱਗਦੀ ਹੈ ਫਿੱਕੀ ਵੀ ਖਾ ਹੋ ਸਕਦੀ ਹੈ

ਫਿੱਕੀ ਵੀ ਖਾਂਦੇ ਆ ਅਸੀਂ ਕਈ ਵਾਰ ਤੜਕਾ ਲਾ ਕੇ ਵੀ ਬਣਾ ਲਈ ਦੀ ਹੈ

ਤੜਕਾ ਲਾ ਕੇ ਇਹਨੂੰ ਇਡਲੀਆਂ ਬਣ ਗਈ ਉਹਨਾ ਦੇ ਛੋਟੇ ਛੋਟੇ ਟੁਕੜੇ ਕਰ ਲਓ ਜਿਤਨੀ ਛੋਟੀ ਹੋ ਦੋ ਆ ਚਾਰ ਕਰ ਲਈਏ ਹਾਂ ਦੇਖਲੋ ਨਾ ਬੜੀ ਇਡਲੀ ਹੈ ਚਾਰ ਕਰਲੋ ਨਹੀਂ ਦੋ ਤਾਂ ਬਟ ਬੜੇ ਬੜੇ ਹੋ ਜਾਂਦੇ ਨੇ ਚਾਰ ਕਰਲੋ ਛੇ ਕਰਲੋ

ਕੇ ਉਹ size ਦੇ ਹਿਸਾਬ ਨਾਲ ਸ੍ਪ੍ਨ੍ਜੀ ਤਾਂ ਹੁੰਦੀ ਹੀ ਹੈ ਫ਼ੇਰ ਉਹਨੂੰ ਆ ਕਰਕੇ

ਤੇ ਰਾਈ ਦਾ ਤੜਕਾ ਲਾ ਕੇ ਰਾਈ ਨੂੰ ਉਹਨੂੰ ਵਿੱਚ ਕਰਕੇ ਸਬ੍ਜ਼ੀ ਸ਼ਿਮਲਾ ਮਿਰਚ ਪੱਤ ਗੋਭੀ ਪਿਆਜ ਪਾ ਕੇ

ਹਾਂ ਬਹੁਤਾ ਕਾਲਾ ਕੁਲਾ ਨੀ ਕਰਨਾ ਉਹਨੂੰ

pink ਜੇ shade ਦਾ ਬਹੁਤ ਲਾਲ ਨੀ ਕਰਨਾ ਉਹਨੂੰ ਪਰ ਵਿੱਚ ਇਹਦੇ ਨਾਲ ਹੀ sos ਪਾ ਕੇ ਵਿੱਚ ਇਦ੍ਲੀਆਂ ਜਿਹੜੀਆਂ ਕੱਟੀਆਂ ਹੋਈਆਂ ਉਹ ਛੱਡ ਦੋ ਇਹ ਤਾਂ ਬਣਾ ਕੇ ਵੀ ਬੰਦਾ ਇਡਲੀਆਂ ਰੱਖ ਲਵੇ ਉਂਝ ਵੀ ਸਵਾਦ ਲੱਗਦੀ ਹੈ ਅੱਛਾ ਜਿਹੜੀ sos ਪਾਉਣੀ ਹੈ ਇਹ ਤਾਂ ਬਣਨ ਤੋਂ ਬਾਅਦ ਪਾਉਂਦੇ ਹੋ ਗੈਸ ਬੰਦ ਕਰਨ ਤੋਂ ਬਾਅਦ ਹਾਂ ਗੈਸ ਬੰਦ ਕਰਨ ਤੋਂ ਬਾਅਦ ਪਾ ਲਾ

ਕਈ ਨਹੀਂ ਕਰਦੇ ਫ਼ੇਰ ਉਹਨੂੰ ਉੱਪਰ ਪਾਲੋ

ਹਲਕਾ ਜਾ ਨਮਕ ਪਾ ਲਓ ਹਲਕਾ ਜਾ ਨਮਕ taste ਮੁਤਾਬਿਕ ਜਿਵੇਂ ਆਪਾਂ ਤੜਕਾ ਲਗਾਉਂਦੇ ਹਾਂ

ਅਕਛਾ ਸਵਾਦ ਬਣਦੀ ਹੈ ਤੜਕਾ ਲਾ ਕੇ ਉਹ ਉੱਦਾਂ ਹੀ ਸਵਾਦ ਲੱਗਦੀ ਹੈ ਸਾਂਬਰ ਵਾਲੀ ਤਾਂ ਅਲੱਗ ਹੋ ਜਾਂਦੀ ਹੈ ਉਹ ਤਾਂ ਬੜੇ piece ਹੀ ਹੁੰਦੇ ਨੇ ਸਾਬਤ ਹੀ

ਉਹ ਤਾਂ ਸਾਂਬਰ ਨਾਲ ਵੀ ਖਾਈ ਦੀ ਹੈ ਜਿਹੜੀ ਇਹ ਹੈ ਉਦ੍ਸਾਂ ਵੀ ਤੜਕਾ ਬਣਾ ਕੇ ਰੱਖ ਲਓ ਹੁਣ ਕਈ ਲੋਕ ਇਹੋ ਜਿਹੇ ਨੇ ਉਹ ਬਣਾ ਕੇ ਹੀ ਰੱਖ ਲੈਂਦੇ ਨੇ ਫ੍ਰਿਜ ਵਿੱਚ ਆਪਣੀ ਕੱਢੀ ਕੱਢ ਕੇ ਫਟਾ ਫਟ ਤੜਕਾ ਲਾਇਆ ਜਾਂ ਉੱਦਾਂ ਹੀ ਦੋ piece ਨੂੰ ਚਟਨੀ ਲਾਈ sos ਲਾਈ ਖਾ ਲੈਂਦੇ ਨੇ

ਤੇ ਫ਼ੇਰ ਬਾਅਦ ਚ ਖਾਈ ਇਹਦੇ ਚ ਪੱਤ ਗੋਭੀ ਵੀ ਪਾ ਸਕਦੇ ਹਾਂ ਜਿਵੇਂ ਤੁਸੀਂ ਦੱਸਿਆ ਤੜਕੇ ਵਾਲੀ ਜਿਆਦਾ ਸਵਾਦ ਬਣਦੀ ਹੋਣੀ ਆ

ਚਟਨੀ ਹਰੀ ਵਾਲੀ ਬਣਾਲੋ ਚਾਹੇ ਨਾਰੀਅਲ ਦੀ ਬਣਾ ਲਓ ਨਾਰੀਅਲ ਦੀ ਮੂੰਗਫਲੀ ਦੀ ਹਰੀ ਆਲੀ ਬਣਾਲੋ ਉਹ ਕਿਵੇਂ ਆਪਾਂ ਧਨੀਏ ਪੁਦੀਨੇ ਚ ਧਨੀਆ ਧਨੀਆ

ਥੋੜਾ ਜਾ ਪੁਦੀਨਾ ਲੈਲੋ ਵਿੱਚ ਹਰੀ ਮਿਰਚ ਆਹ ਫ਼ੇਰ ਥੋੜੀ ਜੀ ਮੂੰਗਫਲੀ ਪਾ ਲਓ ਉਹਦੇ ਵਿੱਚ ਫ਼ੇਰ ਆਪਾਂ ਨਮਕ ਮਿਰਚ ਹਲਦੀ ਪਾਕੇ ਹਲਦੀ ਨੀ ਸਚ ਪਾਣੀ ਮੈਂ ਵੀ ਭੁਲ੍ਗੀ ਕਹਿਣਾ ਉਹਨੂੰ ਬਸ ਉਹ ਕਰਲੋ beat ਕਰਲੋ beat ਕਰਕੇ ਮੂੰਗਫਲੀ ਦੀਆਂ ਗਿਰੀਆਂ ਨਾਲ ਹੀ ਪਾ ਲੈਣੀਆਂ ਵਿੱਚ ਥੋੜਾ ਜਾ ਦਹੀਂ ਪਾਲੋ

ਹਾਂ ਉਹਦੇ ਨਾਲ taste ਜ਼ਿਆਦਾ ਜੇ ਖਟ ਮਿਠੀ ਖਾਣੀ ਹੈ ਤਾਂ ਨਾਲ ਮਿੱਠਾ ਪਾਲੋ ਥੋੜਾ ਜਾ ਉਹਦੇ ਚ ਚਿੰਨੀ ਥੋੜੀ

ਉਹਦੇ ਕਰਕੇ ਫ਼ੇਰ ਅਲੱਗ ਅਲੱਗ ਕਈ ਤਾਂ ਹੁਣ ਇਹ ਚਟਨੀ ਨੂੰ ਬਣਾ ਕੇ ਫ਼ੇਰ ਰਾਈ ਦਾ ਤੜਕਾ ਵੀ ਲਾ ਲੈਂਦੇ ਆ ਰਾਈ or ਸਾਬਤ ਮਿਰਚ ਦਾ ਆਹੀ ਹਰੀ ਆਲੀ ਚਟਨੀ ਸਭ ਅਲੱਗ ਹਰ ਇੱਕ ਦੇ taste ਨੇ ਨਾ simple ਬਸ ਧਨੀਏ ਦੇ ਵਿੱਚ ਪਾ ਕੇ

ਹੁਣ ਇਡਲੀ simple ਵੀ ਬਣਦੀ ਹੈ ਸਬਜੀਆਂ ਦੀ ਵੀ ਬਣ ਜਾਂਦੀ ਹੈ

ਉਹ ਜਿਵੇਂ ਜਿਵੇਂ ਜਿਹਦਾ taste ਹੈ ਫਿੱਕੀ ਖਾਣੀ ਹੈ ਫਿੱਕੀ ਖਲੋ simple ਹੈ ਇਹ ਤਾਂ ਹੈ ਹੀ ਪਹਿਲੀ ਗੱਲ ਹੈ simple ਦਾ ਕੀ ਹੈ ਸਿਮਲੇ ਜਿਹੜੀ ਹੁੰਦੀ ਹੈ ਉਹ ਸਾਂਬਰ ਨਾਲ ਹੀ ਖਾਂਦੇ ਨੇ ਕਿਉਂਕਿ ਉਹਦਾ ਮੇਲ ਹੀ ਸਾਂਬਰ ਨਾਲ ਹੈ ਸਾਂਬਰ ਦਾ ਅੱਜਕਲ ਤਾਂ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਆਉਣ ਲੱਗ ਗੇ ਨੇ ਇਡਲੀ ਸਾਂਬਰ ਅੱਜ ਆਹ ਭੇਜੋ ਜਿਵੇਂ ਬੱਚੇ ਖਾਂਦੇ ਆ

ਨਾਲੇ ਵਧੀਆ ਫ਼ੇਰ ਦੂਜੀ ਚਟਨੀ ਤੁਸੀਂ ਨਾਰੀਅਲ ਦੀ ਉਹ ਕਿੱਦਾਂ ਨਾਰੀਅਲ ਨੂੰ ਕੱਦੂ ਕਾਸ ਕਰਦੇ ਹੋ ਹਾਂ ਉਹ ਨਾਰੀਅਲ ਨੂੰ ਕੱਦੂ ਕਾਸ ਕਰਲੋ ਉਹਦੇ ਵਿੱਚ ਵੀ ਧਨੀਆ ਹੀ ਪੈਣਾ ਅੱਛਾ ਉਹਦੇ ਚ ਵੀ ਧਨੀਆ ਚ ਆਹ ਕਿਵੇਂ ਬਣੁਗੀ ਫ਼ੇਰ ਕੱਦੂ ਕਾਸ ਕਰਕੇ ਧਨੀਏ ਨੂੰ ਨਾਰੀਅਲ ਦੇ ਵਿੱਚ ਵੀ ਇਹੀ ਹੈ ਧਨੀਆ ਨਹੀਂ ਵੀ ਪਾਉਣਾ ਨਾਰੀਅਲ ਦੀ ਚਟਨੀ ਦੇ ਵਿੱਚ ਚਿੱਟੀਆਂ ਗਿਰੀਆਂ ਲੈਲੋ

ਨਹੀਂ ਆ ਜਿਹੜੀ ਮੂੰਗਫਲੀ ਦੱਸੀ ਆ ਮੈਨੂੰ ਇਹਦੇ ਚ ਵੀ ਇਹ ਰੋਆਸਤ ਤਾਂ ਨੀ ਕਰਨੀ ਆਪਾਂ ਤਵੇ ਤੇ

ਇਹਨੂੰ ਕਰਨਾ ਪੈਂਦਾ ਅੱਜਕਲ ਭੁੰਨੀ ਹੋਈ ਵੀ ਮਿਲ ਜਾਂਦੀ ਹੈ ਭੁੰਨੀ ਜੀ ਉਹ ਗਿਰੀ ਜੀ ਨੀ ਹੁੰਦੀ ਚਿੱਟੀ ਚਿੱਟੀ

ਉਹੀ ਲੈਲੋ ਬਹੁਤੀ ਨਾ ਲਓ ਉਹ ਥੋੜੀ ਜੀ ਲੈਲੋ ਪੰਜ ਰੁਪੇ ਦਾ packet ਆਉਂਦਾ ਜਿਹੜਾ ਬੱਚਿਆਂ ਆਲਾ ਉਹੀ ਪਾਲੋ

ਜਿਹੜੀ ਇਹ ਬਣਦੀ ਨਾਰੀਅਲ ਦੀ ਇਹਨੂੰ ਤਾਂ ਬਈ ਉੱਦਾਂ ਹੀ beat ਕਰਕੇ ਥੋੜਾ ਜਾ ਦਹੀਂ ਪਾ ਲਓ ਨੂਣ ਇਹ ਵੀ ਇੱਦਾਂ ਬਣ ਜਾਂਦੀ ਹੈ ਬਾਕੀ ਤਾਂ ਮਾਈ ਕਦੇ ਬਣਾਈ ਨੀ ਕੁੰਕੀ ਕਦੇ ਖਾਂਦੇ ਹੀ ਨਹੀ ਹੈਗੇ ਇਸ ਲਈ ਮੈਂ ਤਾਂ ਬਾਜ਼ਾਰ ਚ ਜਿਹੜੀ ਡੋਸੇ ਦੂਸੇ ਨਾਲ ਖਾਦੀ ਹੋਈ ਹੈ ਇਹ ਨੀ ਮਾਈ ਕਦੇ ਵੀ ਬਣਾਉਂਦੀ

ਮੈਂ ਨੀ ਕਦੇ ਬਣਾ ਕੇ ਦੇਖੀ ਅਜਕਲ ਤਾਂ ਸਹੂਲੀਅਤ ਬਹੁਤ ਹੈ net ਤੇ ਦੇਖਲੋ ਨਾ ਅੱਛਾ ਤੁਸੀਂ ਆਹ ਲਈ ਜਿਆਦਾ ਬਣਾ ਲੈਂਦੇ ਹੋ ਤੇ ਉਹਦੀ ਮੂੰਗਫਲੀ ਵਾਲੀ ਇਹ ਤਾਂ ਪਰੋਂਠੇ ਜਾਂ ਉਹਦੇ ਨਾਲ ਵੀ ਸਵਾਦ ਲੱਗਦੀ ਹੋਣੀ ਹਮ ਇਹ ਤਾਂ ਬੰਦਾ ਬਣਾ ਕੇ ਫ੍ਰਿਜ ਚ ਹੀ ਰੱਖ ਲੈਂਦਾ

ਵਧੀਆ ਵੇਸੇ ਅੱਜਕਲ ਬੱਚਿਆਂ ਨੂੰ ਅਵੇਰੇ ਅਵੇਰੇ ਜਿਵੇਂ ਮਰਜ਼ੀ ਸ਼ਾਮ ਨੂੰ ਵੀ ਜਿਵੇਂ ਹੁਣ ਭੁੱਖ ਲੱਗਦੀ ਹੈ ਹੁੰਦੀ ਹੈ ਬੰਦਾ ਬਣਾ ਕੇ ਤੜਕਾ ਲਾਵੇ ਤੇ ਖਾ ਲਵੇ ਬਿਨਾ ਸਾਂਚਿਆਂ ਤੋਂ ਤਾਂ ਨੀ ਬਣਦੀ ਹੋਣੀ ਨਹੀਂ ਕਿਸੇ ਕੋਲ ਨਹੀਂ ਵੀ ਹੁੰਦਾ ਹੋਣ ਅਸੰਚਾ

ਕੋਲੀਆਂ ਲੈਲੋ ਕੋਲੀਆਂ ਨਹੀਂ ਹੈ ਕੋਈ plan ਜ ਥਾਲੀ ਲੈਲੋ ਮੈਂ ਤਾਂ ਆਸਾਨ ਕੰਮ ਹੈ ਸਭ ਤੋਂ plan ਜੀ ਥਾਲੀ ਲੈਕੇ ਨਾ ਉਹਦੇ ਥੱਲੇ ਘੀ ਲਾ ਲਓ ਥਾਲੀ ਦੇ ਪਾਣੀ ਢੂੰਘੇ ਵਿੱਚ ਉਹ ਕਰ ਲਓ

ਹਾਂ ਉਹਦੇ ਵਿੱਚ ਰੱਖ ਕੇ ਥਾਲੀ ਦੇ ਵਿੱਚ ਉਹਦੇ ਉਹ ਕਰਲੋ ਉਹਨੂੰ ਹ ਉਹਦੇ ਉੱਪਰ ਘੋਲ ਪਾ ਦੋ ਨਹੀਂ ਕੋਲੀਆਂ ਲੈਲੋ ਛੋਟੀਆਂ ਛੋਟੀਆਂ ਕੋਲੀਆਂ ਕਈ ਲੈਲੋ

ਹੁਣ ਛੋਟੀ ਛੋਟੀ ਜੀ ਕੋਲੀਆਂ ਕਈ ਚਾਹੀਦੀਆਂ ਨੇ ਤਾਹੀ ਇਹ ਇੱਕੋ ਸੰਚੇ ਚ ਬਣ ਜਾਂਦੇ ਇੱਕੋ ਵਾਰੀ ਚ ਕਿਸੇ ਵਿੱਚ ਪੰਦਰਾਂ piece ਬਣ ਜਾਂਦੇ ਨੇ ਕਿਸੇ ਚ ਬਾਰਾਂ ਬਣ ਜਾਂਦੇ ਨੇ